ਆ ਹਰਿਆਲੀ ਹੋਈ ਪਈ ਹੈਗੀ ਹੈ ਤੇ ਥੱਲੇ ਉਹ ਆ ਕੇ ਨਹਿਰ ਦੇ ਵਿੱਚ ਬਦਲ ਰਿਹਾ ਹੈ।

ਇੱਸ ਚ ਆਹੀ ਦੋ ਬੱਸਾਂ ਨੇਂ ਤੇ ਕੁਛ ਮੋਟਰਸਾਈਕਲ ਕਾਰਾਂ ਹਨ।

ਏਹ ਇੱਕ ਆਈਸਕਰੀਮ ਦੀ ਦੁਕਾਨ ਹੈ ਜਿਸ ਵਿੱਚ ਵੱਡੇ ਵੱਡੇ ਕੋਂਟਰ ਲਾਇਕ ਪਏ ਹੋਏ ਹਨ ਜੋਕਿ ਲਾਲ ਤੇ ਚਿੱਟੇ ਰੰਗ ਦੇ ਹਨ।

ਤੇ ਬਹੁਤ ਸਾਰੇ ਲੋਕੀ ਖੜੇ ਹੋਏ ਹਨ ਤੇ ਆਸੇ ਪਾਸੇ ਵੀ ਹਰਿਆਲੀ ਬਹੁਤ ਹੈਗੀ ਹੈ ਤੇ ਇਸ ਤੇ ਇੱਕ ਹਾਲ ਦੇ ਬਾਹਰ ਸਾਨੂੰ ਗੁਰੂ ਦਾ ਲੰਗਰ ਲੱਗਿਆ ਹੋਇਆ ਦਿ--

ਇਹ ਇੱਕ ਪਾਰਕ ਹੈ ਜਿਸ ਦੇ ਵਿੱਚ ਇੱਕ ਲੱਕੜ ਦਾ ਬਹੁਤ ਸੋਹਣਾ ਪੁੱਲ ਬਣਿਆ ਹੋਇਆ ਹੈ।

ਤੇ ਆਸੇ ਪਾਸੇ ਬਹੁਤ ਜਿਆਦਾ ਗ੍ਰੀਨਰੀ ਹੈ ਹਰਿਆ ਹਰੇ ਭਰੇ ਦਰਖਤ ਲੱਗੇ ਹੋਏ--

ਇੱਕ ਸਾਈਡ ਤੇ ਯੈਲੋ ਕਲਰ ਦਾ ਬੋਰਡ ਲੱਗਿਆ ਹੋਯਾ ਹੈ ਜਿਸਦੇ ਵਿੱਚ ਕੁੱਛ ਚੀਜਾਂ ਲੱਗੀਆਂ ਹੋਈਆਂ ਹਨ।

ਇਹ ਇੱਕ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਵਿੱਚ ਮਜ਼ਦੂਰ ਲੈਂਟਰ ਦਾ ਕੰਮ ਕਰ ਰਹੇ ਹਨ।

ਬੋਰਡ ਲੱਗੇਆ ਹੋਯਾ ਹੈ ਤੇ ਕੁਛ ਲਾਈਟਾਂ ਹਨ ਤੇ ਛੱਤ ਦੇ ਓੱਤੇ ਬੋਹੁਤ ਸਾਰੇ ਲਾਇਟ ਤੇ ਪੱਖੇ ਹਨ।

ਕਲੱਚਬ ਬਣੀ ਹੋਈ ਹੈ ਆਸੇ ਪਾਸੇ ਬਹੁਤ ਸਾਰੇ ਦਰਖੱਤ ਲੱਗੇ ਹੋਏ ਤੇ ਇਹਦੇ ਵਿੱਚ ਕੁਝ ਸਟੂਡੈਂਟ ਵੀ ਇੱਧਰ ਉਧਰ ਘੁੰਮ ਰਹੇ ਹਨ।

ਦਰੱਖ਼ਤ ਦਿਖ ਰਹੇ ਹਨ ਜੋ ਕਿ ਬਹੁਤ ਹੀ ਜਿਆਦਾ ਸੋਹਣੇ ਲੱਗ ਰਹੇ ਹਨ।

ਤੇ ਆਸੇ ਪਾਸੇ ਆਹ ਬਹੁਤ ਸਾਰੀ ਹਰਿਆਲੀ ਹੈ ਤੇ ਇੱਕ ਡਸਟਬਿਨ ਦਿੱਖ ਰਿਹਾ ਹੈ।

ਇੱਸ ਵਿੱਚ ਇੱਕ ਗੋਲ ਚੱਕਰ ਬਨੇਯਾ ਹੋਯਾ ਹੈ ਜਿੱਸ ਦੇ ਵਿੱਚ ਇੱਕ ਫੁਹਾਰਾ ਲੱਗਿਆ ਹੋਯਾ ਹੈ ਓਸਦੇ ਪਿੱਛੇ ਇੱਕ ਬਿਲਡਿੰਗ ਬਣੀ ਹੋਈ ਹੈ ਜੋਕੀ--